ਇਕ ਝੁੰਡ ਸੀ ਗਾ ਜਿਸ ਦੇ ਵਿਚ ਫਲਦਾਰ ਅਤੇ ਖੜਦਾਰ ਰੁੱਖ ਲੱਗੇ ਹੋਏ ਸਨ। ਉਹ ਸਾਰਾ ਦਿਨ ਟੀਵੀ ਦੇਖਦਾ ਰਹਿੰਦਾ ਸੀ ਜਿਸ ਕਾਰਨ ਉਹ ਉਸਦੀਆ ਅੱਖਾਂ ਦੇ ਵਿਚ ਰੜਕ ਪੈਣ ਲੱਗ ਪਈ ਇਕ ਦਿਨ ਉਸ ਦਾ ਡਾਕਟਰ ਮਾਮਾ ਜੀ ਆਏ ਤੇ ਉਨ੍ਹਾਂ ਨੂੰ ਹੈਰਾਨੀ ਨਾਲ ਸਮਝਾਇਆ ਬੇਟੇ ਦੇਖ ਨੀਵੀਂ ਪਾ ਅਤੇ ਵੇਖ ਇਲਾਕੇ ਵਿਚ ਰਹਿਣ ਦੀਆਂ ਤੈਨੂੰ ਕਿੰਨੀਆਂ ਮੌਜਾਂ ਨੇ। ਆਲੇ ਦੁਆਲੇ ਕਿੰਨੇ ਸੋਹਣੇ ਨਜ਼ਾਰੇ ਹਨ। ਚੜਦੇ ਪਾਸੇ ਵਿਕਲਸ ਤੇ ਪਹਾੜਾਂ ਦੇ ਵੱਲ ਵੇਖ ਕਿੰਨਾ ਸੋਹਣਾ ਨਜ਼ਾਰਾ ਹੈ। ਮੈ ਇਹਨਾਂ ਦਾ ਕੀ ਕਰਾਂ, ਹੈਰੀ ਨੇ ਪੁੱਛਿਆ।

ਹਾਂ ਜੀ ਮਾਮਾ ਜੀ ਓਹਨਾਂ ਨੇ ਤਾਂ ਬਹੁਤ ਲੰਬਾ ਸਫ਼ਰ ਕਰਨ ਤੈਅ ਹੈ। ਕਾਲੀ ਨੇ ਸਮਝਾਇਆ ਕੀ ਹੈਰੀ ਨੂੰ ਜਵਾਬ ਦੇ ਹਾਂ ਬੇਟਾ ਤੂੰ ਤਾਂ ਬਿਲਕੁਲ ਕੋਲ ਹੀ ਹੈ ਮਨਾਲੀ ਦੇ। ਪੰਜਾਬ ਸਕੂਲ ਸਿੱਖਿਆ ਬੋਰਡ ਰਾਜੀ, ਸਕੂਲ ਸਿੱਖਿਆ ਸੰਬੰਧੀ ਜਿਹੜੇ ਵਿਦਿਆਪਕ ਕਾਰਜ ਕਰਦੇ ਹਨ ਓਹਨਾਂ ਵਿੱਚੋਂ ਇੱਕ ਮਹੱਤਵਪੂਰਨ ਕਾਰਜ ਸਿਕਸ਼ਾ ਪ੍ਰਾਪਤ ਕਰਨੀ ਤੇ ਪਾਠ ਕੰਮ ਕਰਨਾ ਹੈ।

ਪੰਜਾਬੀ ਵਿੱਚ ਵਧੇਰੇ ਵਿਸ਼ੇ ਹੁੰਦੇ ਹਨ। ਪਾਠ ਪੁਸਤਕਾਂ ਦੂਜੀ ਭਾਸ਼ਾ ਵਿੱਚ ਵਿਦਿਆਰਥੀਆਂ ਦੀਆਂ ਰੂਚੀ ਤੇ ਵਿਕਾਸ ਦੇ ਲੋੜਾਂ ਦੀ ਨੂੰ ਧਿਆਨ ਰੱਖਦੀ ਹੁੰਦੀ ਹੈ। ਇਹਨਾਂ ਦੇ ਸਬੰਧੀ ਹੀ ਇਸ ਪਾਠ ਪੁਸਤਕ ਦੇ ਵਿੱਚ ਦਫ਼ਤਰ ਪੇਪਰ ਅਤੇ ਡਾਕਟਰੇਟ ਵਿੱਚ ਸਿਖਾਇਆ ਜਾਂਦਾ ਹੈ । ਇਸ ਦੇ ਵਿੱਚ ਹੋਰ ਵੀ ਕਈ ਸਾਰੇ ਪਾਠ ਪੁਸਤਕ ਦੇ ਨਾਲ ਨਾਲ ਬਾਗ ਵਿੱਚ ਓਹਨਾਂ ਨੇ ਦੇਖਿਆ ਕੀ ਕਿਨਾਰੇ ਲੱਗੀ ਦਮਨ ਤੇ ਕਈ ਕੂੰਛਾਂ ਦੇ ਆਲੇ ਦੁਆਲੇ ਕੀ ਹੈ? ਪੰਛੀ ਆਪਣੇ ਮਸਤੀ ਵਿੱਚ ਗੀਤ ਗਾ ਰਹੇ ਸਨ, ਜਦੋਂ ਓਹਨਾਂ ਨੇ ਬਾਗ਼ ਵਿੱਚ ਇੰਨੇ ਪੰਛੀ ਘੁਮੰਦੇ ਵੇਖੇ।

ਓਹਨਾਂ ਕੋਲੋਂ ਉਡਾਰੀ ਮਾਰਦੇ ਤਾਂ ਬੱਚਿਆ ਦਾ ਮੰਨ ਵੀ ਓਹਨਾਂ ਵਾਂਗ ਉਡਾਰੀਆਂ ਮਾਰਨ ਨੂੰ ਜੀ ਕਰਦਾ। ਓਹ ਸਾਰਾ ਦਿਨ ਇੱਥੇ ਹੀ ਘੁਮੰਦੇ ਰਹੇ ਜਦੋਂ ਘਰ ਵਾਪਿਸ ਆਏ ਤਾਂ ਓਹਨਾਂ ਦੀ ਮਾਤਾ ਨੇ ਪੁੱਛਿਆ, ਕੀ ਅੱਜ ਕਿੱਦਰ? ਹੈਰੀ ਨੇ ਬੜੀ ਖੁਸ਼ੀ ਨਾਲ ਜਵਾਬ ਦਿੱਤਾ ਕੀ ਅੱਜ ਤਾਂ ਕਮਾਲ ਹੋ ਗਿਆ ਅਸੀਂ ਬੜੇ ਨਜ਼ਾਰੇ ਲੁੱਟੇ। ਹੁਣ ਤਾਂ ਅਸੀਂ ਰੋਜ਼ ਬਾਗ਼ ਵਿੱਚ ਜਾਇਆ ਕਰਾਂਗੇ ਤਾਂ ਉਸਨੇ ਪੁੱਛਿਆ ਓਹ ਤਾਂ ਠੀਕ ਏ ਲੱਗਦੇ ਤੁਸੀਂ ਜਾਣ ਦੇ। ਹਾਂ ਅਸੀਂ ਅੰਦਰ ਵੜ ਕੇ ਟੀਵੀ ਨੂੰ ਦੇਖਣਾ ਅਤੇ ਸਗੋ ਕੁਦਰਤ ਦੇ ਨਾਲ ਨਾਲ ਹੋਰ ਵੀ ਨਜ਼ਾਰਿਆਂ ਨੂੰ ਅੰਦਰ ਲੈਣਾ ਸੀ। ਇਸ ਦੇ ਦੌਰਾਨ ਦੌਰਾਨ ਹੈਰੀ ਨੇ ਕਿਹਾ ਪਰ ਇੱਕ ਦਿਨ ਜਦੋਂ ਹੈਰੀ ਦੀ ਟੋਲੀ ਬਾਗ ਵਿੱਚ ਪਹੁੰਚੀ ਤਾਂ ਉਸਨੂੰ ਪੁੱਛਿਆ ਬੜਾ ਰੋਲਾ ਪਿਆ ਹੋਇਆ ਹੈ। ਉਹ ਹੈਰਾਨ ਸਨ ਵੀ ਅੱਜ ਪੰਛੀ ਗੀਤ ਕਿਓ ਨਹੀਂ ਗਾ ਰਹੇ? ਜਦੋਂ ਬਾਗ ਦੇ ਦੂਜੇ ਕਿਨਾਰੇ ਪਹੁੰਚ ਕੇ ਪੁੱਛਿਆ ਆਦਮੀ ਜਾਮਣ ਦੇ ਉਸ ਰੁੱਖ ਨੂੰ ਵੱਡਣ ਲਈ ਟੁੱਕ ਟੁੱਕੜੇ ਦੇ ਵਿੱਚ ਪੈਕ ਕਰਿਆ ਹੋਇਆ ਸੀ। ਪੰਛੀ ਨੇ ਆਪਣੇ ਆਲਣੇ ਪਾਏ ਹੋਏ ਸਨ ਇਸ ਕਰਕੇ ਪੰਛੀ ਅੱਜ ਬਹੁਤ ਰੋਲਾਂ ਪਾ ਰਹੇ ਹਨ। ਉਹਨਾਂ ਦੀ ਪੂਰੀ ਬਸਤੀ ਦੇ ਉੱਪਰ ਰੁੱਖ ਉੱਪਰ ਬੈਠੇ ਜਾਪਦੇ ਹੋਏ ਸੀ। ਓਹਨਾਂ ਨੇ ਵੇਖਿਆ ਕੀ ਕੁਝ ਪੰਛੀਆਂ ਨੂੰ ਬੱਚਿਆ ਦੇ ਕੋਲੋਂ ਆਕੇ ਚੀਂ ਚੀਂ ਕੀਤਾ, ਜਿਵੇਂ ਓਹ ਬੱਚਿਆ ਨੂੰ ਕਹਿ ਰਹੇ ਸਨ ਇਹਨਾਂ ਨੂੰ ਰੋਕ ਲਵੋ। ਦਰੱਖਤ ਵੱਡਣ ਦੀ ਜੁਰਅਤ ਨਾ ਕਰੋ। ਉਹਨਾਂ ਦੇ ਵੜਦੇ ਹੋਏ ਦੇਖਕੇ ਬੱਚੇ ਬੜੇ ਦੁੱਖੀ ਹੋਏ। ਓਹਨਾਂ ਨੇ ਸੋਚਿਆ ਕੀ ਏਹਨਾ ਨੂੰ ਅਸੀਂ ਕਿਸ ਤਰਾਂ ਰੋਕੀਏ? ਸੋਚਦੇ ਸੋਚਦੇ ਓਹਨਾਂ ਨੇ ਵੇਖਿਆ ਕੀ ਇਹਨੂੰ ਕਿਵੇਂ ਰੋਕਿਆ ਜਾਵੇ? ਹੈਰੀ ਨੂੰ ਇੱਕ ਸਕੀਮ ਸੂਝੀ। ਇਹ ਬਾਗ਼ ਉਸਦੇ ਤਾਏ ਜੀ ਦਾ ਸੀ। ਉਹਨੇ ਆਪਣੇ ਤਾਇਆ ਜੀ ਨਾਲ ਗੱਲ ਕਰਕੇ ਜਿਹੜਾ ਦਰੱਖਤ ਨੂੰ ਵੱਡ ਰਹੇ ਸੀ ਓਹਨਾਂ ਨੇ ਜਾ ਕੇ ਸਮਝਾਇਆ ਕੀ ਇਸਨੂੰ ਨਹੀਂ ਵੱਡਣਾ ਚਾਹੀਦਾ। ਇਹ ਸਬਦ ਸੁਣ ਕੇ ਸਾਰੇ ਬੱਚਿਆਂ ਨੇ ਤਾੜੀਆਂ ਵਜਾਈਆਂ ਤੇ ਖੂਬ ਲਾਡ ਪਿਆਰ ਦਿਆ ਤੇ ਕਿਹਾ

ਕਰਦੇ ਕਰਦੇ ਓਹਨਾਂ ਨੇ ਦੇਖਿਆ ਠੰਡੀ ਮਿੱਠੀ ਜਿਸਦੀ ਥਾਂ ਉਸ ਤੋਂ ਪਿਆਰੀ ਉਸਦੀ ਮਾਂ। ਓਹਨਾਂ ਨੇ ਸੋਚਿਆ ਕੀ ਕਿੱਕਲੀ ਪੰਜਾਬ ਦੀ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ। ਇਸ ਵਿੱਚ ਦੋ ਦੋ ਕੁੜੀਆ ਜੁੱਟ ਬਣਾ ਕੇ ਨੱਚਦੀਆਂ ਹਨ। ਦੋ ਕੁੜੀਆਂ ਆਹਮਣੇ ਸਾਹਮਣੇ ਖੇਲ ਕੇ ਇੱਕ ਦੂਜੇ ਨੂੰ ਲਈ ਹੱਥ ਫੜ ਕੇ ਘੁਮੰਦਿਆ ਤੇ ਗਿੱਧਾ ਪਾ ਲੈਂਦੀਆ ਹਨ। ਫੇਰ ਓਹ ਆਪਣੀਆਂ ਅੱਡੀਆਂ ਜੋੜ ਕੇ ਇੱਕ ਦੂਜੇ ਦੇ ਪੈਰਾਂ ਦੀਆਂ ਉਂਗਲੀਆਂ ਨਾਲ ਉਂਗਲੀਆਂ ਜੋੜ ਕੇ ਅਤੇ ਬਾਹਾਂ ਨੂੰ ਖਿੱਚ ਕੇ ਆਪਣੇ ਪੈਰਾਂ ਉੱਪਰ ਛੁਪਾਉਦੀਆਂ ਹਨ ਅਤੇ ਘੁਮੰਦੀਆਂ ਹਨ ਘੁਮੰਦੇ ਘੁਮੰਦੇ ਓਹਨਾਂ ਨੇ ਵੇਖਿਆ ਕੀ ਇਹ ਕੀ ਹੋ ਰਿਹਾ ਹੈ। ਕੀ ਇਹ ਦੋਨੋ ਕੁੜੀਆਂ ਕੀ ਕਰਦੀ ਪਈਆਂ ਹਨ? ਕਿੱਕਲੀ ਦੇ ਗੀਤ ਵਿੱਚ ਭੈਣ ਦਾ ਵੀਰ ਪਿਆਰ ਅਤੇ ਵਧੇਰੇ ਪ੍ਰਗਟ ਹੋਇਆ ਭੈਣ ਦੇ ਦਿਲ ਵਿੱਚ ਆਪਣੇ ਵੀਰ ਦੇ ਲਈ ਕਿੰਨਾ ਚਾਅ ਆ ।ਵੀਰ ਦੀ ਵਹੁਟੀ ਆਉਂਦੀ ਹੈ ਨਿੱਕੀ ਭੈਣ ਦਾ ਚਾਅ। ਖੁਸ਼ੀ ਬਾਰੇ ਇਨਾਂ ਨਹੀਂ ਸਮਾਇਆ ਜਾਂਦਾ ਜਿੰਨਾਂ ਓਹ ਸੋਚਦੀ ਵੀ ਨਹੀਂ ਹੈ। ਵੀਰ ਬਾਰੇ ਇੱਕ ਹੋਰ ਗੀਤ ਬਹੁਤ ਹੀ ਜ਼ਿਆਦਾ ਸੁੰਦਰ ਓਹਨੇ ਬਿਆਨ ਕੀਤਾ ਕਿੱਕਲੀ ਦੇ ਗੀਤਾਂ ਨੂੰ ਗਾਉਣ ਦਾ ਇੱਕ ਹੋਰ ਢੰਗ ਵੀ ਹੈ। ਜਿਵੇਂ ਥੋੜ ਵੀ ਭਿੰਨ ਭਿੰਨ ਪ੍ਰਕਾਰ ਚ ਗਾਇਆ ਜਾ ਸਕਦਾ ਹੈ। ਕੁੜੀਆਂ ਧਰਤੀ ਤੇ ਬੈਠ ਕੇ ਇੱਕ ਦੂਜੇ ਦੇ ਹੱਥਾਂ ਤੇ ਤਾੜੀਆਂ ਮਾਰਕੇ ਤਾੜੀਆਂ ਦੇ ਨਾਲ ਹੀ ਗੀਤ ਨੂੰ ਬੋਲਿਆ। ਤੇ ਬੋਲੀਆਂ ਪਾਉਂਦੀਆਂ ਹਨ ਤੇ ਓਹਨਾਂ ਦੇ ਨਾਲ ਹੀ ਟੱਪੇ ਦੇ ਨਾਲ ਕੀਤੀ ਵੀ ਪੜ੍ਹਦੀਆਂ ਹਨ। । ਓਹਨਾਂ ਨੇ ਵੇਖਿਆ ਕੀ ਕੂੜੈ ਅਸਾਨੀ ਦੇ ਵਿੱਚ ਓਹ ਇੱਕ ਦੂਜੇ ਵੱਲ ਵੇਖ ਰਹੇ ਸਨ। ਵੇਖਦੇ ਵੇਖਦੇ ਓਹਨਾਂ ਨੇ ਸੋਚਿਆ ਕੀ ਕੀ ਇਹ ਨਵੀਂ ਬਿਮਾਰੀ ਲੱਗੀ ਹੈ ਇਹਨਾਂ ਨੂੰ। ਉਸਦੇ ਨਾਲ ਹੀ ਓਹਨਾਂ ਨੇ ਦੋਨਾਂ ਨੇ ਗੀਤ ਗਾਉਣਾ ਸ਼ੁਰੂ ਕੀਤਾ ਕੀ ਤੁਸੀਂ ਸਾਨੂੰ ਰੋਜ਼ ਸਣਾਉਣ ਲੱਗੇ। ਵਿਦਿਆ ਕਿਓ ਸਿਖਾਉਂਦੇ ਹੋ? ਵਿਦਿਆ ਦਾ ਫਲ ਮਿੱਠਾ ਹੁੰਦਾ ਹੈ ਅਤੇ ਜੜਾਂ ਕੌੜੀਆ ਹੁੰਦੀਆ ਹਨ। ਇਸ ਦਾ ਕੀ ਮਤਲਬ ਹੈ? ਅੱਜ ਮੈਨੂ ਸਮਝਾਓ। ਛੁੱਟੀ ਵਾਲੇ ਦਿਨ ਸਤਨਾਮ ਨੇ ਆਪਣੇ ਪਾਪਾ ਦੇ ਨੇੜੇ ਬੈਠਿਆ ਕਿਹਾ ਕੀ ਹਾਂ ਹਾਂ ਮੈਂ ਵੀ ਚਾਉਂਦਾ ਸੀ ਕੀ ਮੈਂ ਇਹ ਬਾਰੇ ਤੁਹਾਨੂੰ ਦੱਸਾਂ ਸਤਨਾਮ ਨੇ ਉਸਦੇ ਪਾਪਾ ਨੂੰ ਕਿਹਾ ਕੀ ਤੁਸੀਂ ਮੈਨੂੰ ਉਸ ਦਾ ਪੂਰਾ ਮਤਲਬ ਸਮਝਾਓ ਕੀ ਇਹ ਕੀ ਹੁੰਦਾ ਹੈ? ਜਿਵੇ ਕੀ ਇਹ ਅਮਰੂਦ ਦਾ ਬੁੱਟਾਂ ਹੈ ਤਾਂ ਇਸਦਾ ਕੀ ਮਹੱਤਵ ਹੈ? ਇਸੇ ਤਰ੍ਹਾਂ ਹੀ ਵਿੱਦਿਆ ਨੇ ਅੱਜ ਕਲ ਅਜਿਹਾ ਬੂਟਾ ਜਿਸਨੂੰ ਮਿਹਨਤ ਲਗਨ ਦੇ ਨਾਲ ਖੜਾ ਕਰਿਆ ਹੋਵੇ ਉਸਦੇ ਇਰਾਦੇ ਹਮੇਸ਼ਾ ਹੀ ਚੰਗੇ ਹੁੰਦੇ ਹਨ। ਦੂਜੇ ਪਾਸੇ ਸਤਨਾਮ ਦੇ ਪਾਪਾ ਕੋਲ ਜੇਬ ਖਰਚੀ ਵਿੱਚ ਪੂਰੇ ਪੂਰੇ ਹੁੰਦੇ ਸੀ। ਅਤੇ ਉਹ ਪੜਾਈ ਵੀ ਪੂਰੇ ਧਿਆਨ ਨਾਲ ਕਰਦਾ ਸੀ, ਸਕੂਲੋਂ ਵੀ ਕਦੇ ਗੈਰ ਹਾਜ਼ਿਰ ਨਹੀਂ ਹੋਇਆ। ਜਮਾਤ ਵਿੱਚ ਵੀ ਹਮੇਸ਼ਾ ਸਮੇ ਤੋਂ ਪਹਿਲਾਂ ਹੀ ਪਹੁੰਚਦਾ ਸੀ। ਜਦਕਿ ਸੈਂਟੀ ਦੇ ਪਾਪਾ ਕੋਲ ਕਲਾਸ ਦੇ ਵਿੱਚ ਦੋ ਦੋ ਵਾਰ ਫੇਲ ਹੋ ਜਾਂਦਾ ਸੀ। ਇਸੇ ਤਰ੍ਹਾਂ ਓਹਨਾਂ ਨੇ ਸੋਚਿਆ ਕੀ ਹੁਣ ਮੈਂ ਕਿਵੇ ਟੋਪ ਕਰ ਸਕਦਾ ਹਾਂ? ਇਸੇ ਤਰ੍ਹਾਂ ਸੈਂਟੀ ਦੇ ਪਾਪਾ ਨੂੰ ਸਕੂਲ ਤੋਂ ਹਟਾ ਲਿਆ ਅਤੇ

ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਤੇ ਸਕੂਲ ਬੈਗ ਖੋਲਦਿਆਂ ਹੀ ਕਿਹਾ ਹੁਣ ਤੋਂ ਮੈਂ ਪੜਾਈ ਸ਼ੁਰੂ ਕਰੂਗਾਂ. ਬੇਟਾ ਇਸੇ ਲਈ ਮੈਂ ਕਹਿੰਦਾ ਸੀ ਵਿੱਦਿਆ ਦਾ ਫਲ ਮਿੱਠਾ ਅਤੇ ਜੜਾਂ ਕੌੜੀਆ ਹੁੰਦੀਆ ਹਨ। ਜੜਾਂ ਹੀ ਲਾਉਣੀਆਂ ਔਖੀਆ ਹੁੰਦੀਆ ਹਨ । ਇਹ ਜੜ੍ਹਾਂ ਲਾਉਣ ਲਈ ਲਗਨ ਅਤੇ ਮਿਹਨਤ ਦੀ ਲੋੜ ਪੈਂਦੀ ਹੈ। ਹੁਣ ਇਹ ਵੇਖਦੇ ਵੇਖਦੇ ਓਹ ਚਲਾ ਗਿਆ। ਅੱਜ ਇਹ ਸਮਾਂ ਤੁਹਾਡੇ ਹੱਥ ਵਿੱਚ ਹੈ, ਜੇਕਰ ਵਿੱਦਿਆ ਰੂਪ ਬੂਟੇ ਦਾ ਮਿੱਠਾ ਫਲ ਖਾਣਾ ਚਾਉਂਦੇ ਹੋ ਤੋਂ ਇਸੇ ਤਰਾਂ ਜੜ੍ਹਾਂ ਨੂੰ ਮਜਬੂਤ ਕਰੋ। ਉਹਨੇ ਆਪਣੇ ਪਾਪਾ ਨੂੰ ਕਿਹਾ । ਉਹ ਕਹਿੰਦਾ ਠੀਕ ਏ ਅੱਜ ਤੋਂ ਹੀ ਮੈਂ ਤੁਹਾਡੇ ਵਾਂਗ ਪੜ੍ਹਨਾ ਸ਼ੁਰੂ ਕਰੂਗਾਂ ਅਤੇ ਰੋਜ਼ ਸਵੇਰੇ ਜਲਦੀ ਉਠਾਂਗਾ। ਟੈਲੀਵਿਜਨ ਵੀ ਘੱਟ ਦੇਖਾਂਗਾ, ਪੜ੍ਹਾਈ ਵੱਲ ਵਧੇਰੇ ਧਿਆਨ ਜਾਵੇਗਾ। ਅੱਜ ਤੋਂ ਹੀ ਮੈਂ ਆਪਣੀ ਵਿੱਦਿਆ ਨੂੰ ਪੂਰੀ ਰੂਪ ਨਾਲ ਬੂਟੇ ਦੀ ਤਰ੍ਹਾਂ ਲੱਗਨ ਨਾਲ ਕਰਾਂਗਾ ਅਤੇ ਮਿਹਨਤ ਨਾਲ ਲਸਕਾਉਦਾ ਰਵਾਂਗਾਂ, ਕਿਉਕਿ ਮੈਂ ਤਾਂ ਇਸ ਬੂਟੇ ਕੋਲ ਤੁਹਾਡੇ ਵੱਲ ਵੀ ਵੱਡਾ ਫਲ ਲੈਣਾ ਚਾਉਂਦਾ ਹਾਂ। ਓਹਨੇ ਸਮਝਾਂਦੇ ਸਮਝਾਂਦੇ ਕਿਹਾ ਕੀ ਡੈਡੀ ਸੱਚੇ ਪੁਰਾਣੇ ਦੋਹਾਂ ਇੱਕ ਸਕੂਲ ਦੇ ਜਮਾਤ ਵਿੱਚ ਹੀ ਪੜ੍ਹਦੇ ਸਨ ਅਤੇ ਪੜ੍ਹਦੇ ਹੋਏ ਓਨਾਂ ਨੇ ਇੱਕ ਹੀ ਥਾਲੀ ਦੇ ਵਿੱਚ ਖਾਣਾ ਵੀ ਸ਼ੁਰੂ ਕਰਤਾ।

ਤੈਨੂੰ ਅੱਜ ਇਸ ਬਾਰੇ ਸਮਝਾਉਂਦਾ ਹਾਂ। ਸ਼ਾਇਦ ਫਿਰ ਮੇਰੀ ਇੱਕ ਗੱਲ ਤੇਰੇ ਪੱਲੇ ਪੈ ਜਾਵੇ ਤੇ ਓਹਨੇ ਉਸਦਾ ਧਿਆਨ ਆਪਣੇ ਵੱਲ ਖਿੱਚਦਿਆ ਹੋਇਆ ਕਿਹਾ ਕੀ ਤੂੰ ਕਹਿਣਾ ਕੀ ਚਾਹੁੰਦਾ ਹਾਂ?

ਤੇ ਇਹੀ ਸੋਚਦੇ ਸੋਚਦੇ ਉਸ ਨੇ ਕਿਹਾ ਕੀ ਸਤਨਾਮ ਤੂੰ ਕੀ ਕਹਿਣਾ ਚਾਹੁੰਦਾ ਹੈ? ਤੂੰ ਮਿਹਨਤ ਕਰ ਅਤੇ ਲਗਨ ਦੇ ਨਾਲ ਲਗਾਤਾਰ ਇਸਨੂੰ ਪੂਰਾ ਕਰ।

ਉਸਤੋਂ ਬਾਅਦ ਇਸ ਡੇਰੇ ਦੇ ਵੱਲੋਂ ਜਦੋਂ ਆਪਣੀਆਂ ਸਾਖਾਵਾਂ ਤਿਆਰ ਕੀਤੀਆਂ ਗਈਆਂ ਤਾ ਉਸਨੂੰ ਮਾਲਵੇ ਦੀ ਜਿਹੜੀ ਇੱਕ ਸਾਖਾ ਸੀ, ਉਸਦਾ ਪ੍ਰਬੰਧ ਦੇ ਦਿੱਤਾ ਗਿਆ ਔਰ ਉੱਥੇ ਵੀ ਫਿਰ ਹਰਬੰਸ ਸਿੰਘ ਜਿਹੜਾ ਬਾਅਦ ਦੇ ਵਿੱਚ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਉਹ ਉਸ ਡੇਰੇ ਦਾ ਮੁੱਖੀ ਬਣਿਆ ਔਰ ਉਹਦੀ ਵਿਸ਼ੇਸ਼ ਕਿਰਪਾ ਦੇ ਸਦਕਾ ਬਾਬਾ ਰਾਮ ਰਹੀਮ ਦਾ ਜਨਮ ਹੋਇਆ ਸੋ ਇਹ ਮੈਂ ਥੋੜ੍ਹਾ ਜਿਹਾ ਕਹਿ ਸਕਦੇ ਹੋ ਕਿ ਅਹ ਸੰਖੇਪ ਦੇ ਵਿੱਚ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ ਪਰ ਹੁਣ ਅਹਿਮ ਜਿਹੜੀ ਗੱਲ ਹੈ ਕਿ ਇਹਦੇ ਪਿੱਛੇ ਇੱਕ ਰਣਜੀਤ ਸਿੰਘ ਦੀ ਭੂਮਿਕਾ ਕੀ ਸੀ ਉਸ ਸਾਧਵੀ ਦਾ ਉਸ ਵੇਲੇ ਦੇਸ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਨੂੰ ਲਿਖਿਆ ਗਿਆ ਪੱਤਰ ਕੀ ਸੀ ਕਿਉਂਕਿ ਮੈਨੂੰ ਯਾਦ ਹੈ ਕਿ ਜਦੋਂ ਪਹਿਲਾਂ ਉਹ ਪੱਤਰ ਸ਼ਾਇਦ ਹਿੰਦੀ ਦੇ ਵਿੱਚ ਛਪਿਆ ਸੀ। ਤੇ ਜਦੋਂ ਸਭ ਤੋਂ ਪਹਿਲਾਂ ਉਸਦਾ ਪੰਜਾਬੀ ਅਨੁਵਾਦ ਕਰਕੇ ਮੈਂ ਇੱਕ ਅਖ਼ਬਾਰ ਮੈਗਜ਼ੀਨ ਦੇ ਵਿੱਚ ਛਾਪਿਆ ਤਾਂ ਉਸ ਤੋਂ ਬਾਅਦ ਉਹਨਾਂ ਦਿਨਾਂ ਦੇ ਵਿੱਚ ਫ਼ੋਨ ਤਾਂ ਨਹੀਂ ਸੀ ਹੁੰਦੇ ਧਮਕੀਆਂ ਦੇਣ ਦੇ ਵਾਸਤੇ, ਪਰ ਇੰਨੀਆਂ ਜ਼ਿਆਦੀਆ ਗੰਦੀਆਂ ਤੇ ਅਸ਼ਲੀਲ ਸ਼ਬਦਾਵਲੀ ਭਰੀਆਂ ਚਿੱਠੀਆਂ ਜਿਹੜੀਆਂ ਸੀਗੀਆਂ ਉਹ ਮੇਰੇ address ਦੇ ਉੱਪਰ ਆ ਗਈਆਂ ਕਿ ਮੈਂ ਹਜੇ ਤੱਕ ਵੀ ਉਹ ਸੰਭਾਲ ਕੇ ਰੱਖੀਆਂ ਹੋਈਆਂ ਨੇ, ਕਿਸੇ ਦੇ ਵਿੱਚ ਗਾਲਾਂ ਸੀ, ਕਿਤੇ ਕਿਸੇ ਵਿੱਚ ਧਮਕੀਆਂ ਸੀ।

ਉਹਨਾਂ ਦੇ ਜਿਹੜੇ ਕਾਲਮ ਨੇ ਚੰਗੀਆਂ ਚੰਗੀਆਂ ਅਖ਼ਬਾਰਾਂ ਦੇ ਵਿੱਚ ਛਪਿਆ ਕਰਦੇ ਸੀ, ਸੰਨ ਦੋ ਹਜ਼ਾਰ ਦੇ ਵਿੱਚ ਉਹਨਾਂ ਨੇ ਆਪਣਾ ਖੁੱਦ ਦਾ ਅਖ਼ਬਾਰ ਸਾਚ ਕਹੂੰ ਕੱਢਣਾ ਸ਼ੁਰੂ ਕਰ ਦਿੱਤਾ। ਹੁਣ ਇੱਕ ਨਾਮੀ ਪੱਤਰਕਾਰ ਦੇ ਵੱਲੋਂ ਤਾਂ ਪਹਿਲਾਂ ਹੀ ਉਹਨਾਂ ਦੀ ਸਥਾਪਤੀ ਸੀ establishment ਹੈਗੀ ਸੀ ਲੋਕਾਂ ਦੇ ਮਨਾਂ ਵਿੱਚ ਸੀਗਾ ਕਿ ਰਾਮ ਚੰਦਰ ਛਤਰਪਤੀ ਜੋ ਲਿਖਦਾ ਹੈ ਉਹਦੇ ਚ authenticity ਹੁੰਦੀ ਹੈ।

ਪਰ ਜਦੋਂ ਸਾਧਵੀ ਦੀ ਚਿੱਠੀ ਆਈ ਔਰ ਚਿੱਠੀ ਵੀ ਉਸ ਅਖ਼ਬਾਰ ਦੇ ਵਿੱਚ ਛਪੀ ਉਸ ਅਖ਼ਬਾਰ ਦੀ ਸੁਰਖੀ ਬਣੀ ਕਿ ਉਸ ਨੇ ਉਸ ਸਮੇਂ ਕਹਿ ਸਕਦੇ ਹੋ ਕਿ ਸਾਰੀ ਸੱਤਾ ਨੂੰ ਹਿਲਾ ਕੇ ਰੱਖ ਦਿੱਤਾ ਤੇ ਕੇਂਦਰ ਸਰਕਾਰ ਨੇ, ਹਰਿਆਣਾ ਦੇ ਹਾਈਕੋਰਟ ਦੇ ਜੱਜ ਨੂੰ ਇਸਦੀ ਅਸਲੀਅਤ ਜਾਨਣ ਦੇ ਹੁਕਮ ਦੇ ਦਿੱਤੇ ਜੱਜ ਨੇ ਆਪਣੀ ਜਾਂਚ report ਦੇ ਵਿੱਚ ਚਿੱਠੀ ਦੀ ਪ੍ਰਮਾਣਿਕਤਾ ਨੂੰ ਲੇ ਕੇ ਪੂਰੀ ਤਰ੍ਹਾਂ ਦੇ ਨਾਲ ਸਪਸ਼ਟ ਨਾ ਕੀਤਾ, ਪਰ ਥੋੜ੍ਹਾ ਜਿਹਾ ਇੱਕ ਦਰਵਾਜ਼ਾ ਖੁੱਲਾ ਰੱਖ ਦਿੱਤਾ ਕਿ ਡੇਰੇ ਦੇ ਵਿੱਚ ਕੁੱਝ ਸਰਗਰਮੀਆਂ ਐਸੀਆਂ ਨੇ ਜਿਹੜੀਆਂ ਇਸ ਚਿੱਠੀ ਦੇ ਅਨੁਸਾਰ ਸੱਕੀ ਲੱਗਦੀਆਂ ਨੇ ਤੇ ਹੋਰ ਜਾਂਚ ਦੀ ਗੁੰਜਾਇਸ਼ ਹੈ।

ਜੋ ਇਹ ਹਾਈਕੋਰਟ ਦੇ ਜੱਜ ਦੇ ਵੱਲੋਂ CBI ਦੀ ਜਾਂਚ ਦੀ ਸਿਫਾਰਿਸ਼ ਕੀਤੀ ਗਈ ਉਸੇ ਵੇਲੇ ਹੀ ਡੇਰੇ ਵੱਲੋਂ ਜਿਹੜੇ ਰਾਮਚੰਦਰ ਛਤਰਪਤੀ ਜਿਹਨਾਂ ਨੇ ਸਭ ਤੋਂ ਪਹਿਲਾਂ ਇਸ ਚਿੱਠੀ ਨੂੰ ਪ੍ਰਕਾਸ਼ ਕੀਤਾ ਸੀ, ਜਿਸ ਚਿੱਠੀ ਦੀ ਸ਼ਬਦਾਵਲੀ ਅਸੀਂ ਅੱਗੇ ਜਾ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਉਸ ਤੋਂ ਬਾਅਦ ਡੇਰੇ ਦੇ ਅੰਦਰੋਂ ਉਸ ਦੇ ਉੱਪਰ ਦਬਾਅ ਪਾਉਣਾ ਸ਼ੁਰੂ ਹੋ ਗਿਆ ਹੁਣ ਸਭ ਤੋਂ ਵੱਡੀ ਗੱਲ ਜਿਹੜੀ ਅਹਿਮ ਸੀ ਇੱਕ ਕੜੀ ਸੀ ਜਿਸਨੂੰ ਸਮਝਣਾ ਬਹੁਤ ਜਰੂਰੀ ਹੈ। ਸਾਧਵੀ ਨੇ ਚਿੱਠੀ ਲਿਖੀ ਪਰ ਉਹ ਚਿੱਠੀ ਜਿਹੜੀ ਸੀ, ਉਹ ਰਾਮ ਚੰਦਰ ਛਤਰਪਤੀ ਦੀ ਅਖ਼ਬਾਰ ਦੇ ਤੱਕ ਕਿਵੇਂ ਪਹੁੰਚੀ, ਉਸ ਸੂਤਰ ਨੂੰ ਲੱਭਣਾ ਬਹੁਤ ਜ਼ਰੂਰੀ ਸੀ।

ਉਹ ਰਣਜੀਤ ਸਿੰਘ ਦੇ ਉੱਪਰ ਚਲੀ ਗਈ, ਜੋ ਬਹੁਤ ਲੰਬਾ ਸਮਾਂ ਡੇਰੇ ਦੀ ਜਿਹੜੀ ਮੁੱਖ ਕਮੇਟੀ ਹੈ ਉਸਦਾ ਮੈਂਬਰ ਸੀ, ਪਰ ਕਿਸੇ ਗੱਲੋਂ ਆਪਣੇ ਪਰਿਵਾਰ ਸਮੇਤ ਡੇਰਾ ਛੱਡ ਕੇ ਪਿੰਡ ਜਾ ਚੁੱਕਾ ਸੀ।

ਉਸਨੇ ਆਪਣਾ ਕੋਈ ਨਾਮ ਨਹੀਂ ਸੀ ਲਿਖਿਆ ਆਪਣੀ ਜਾਨ ਨੂੰ ਬਚਾਉਣ ਦੇ ਵਾਸਤੇ ਕੇਵਲ ਇੱਕ ਸ਼ਬਦ ਲਿਖਿਆ ਸੀ ਇੱਕ ਅਬਲਾ ਨਾਰੀ ਤੇ ਦੇਸ ਦੇ ਪ੍ਰਧਾਨ ਮੰਤਰੀ ਨੂੰ ਸੰਬੋਧਿਤ ਉਹ ਖੱਤ ਸੀ। ਰਣਜੀਤ ਸਿੰਘ ਨੇ ਡੇਰੇ ਦੇ ਵਿੱਚ ਵਾਪਿਸ ਆਉਣ ਤੋਂ ਸ਼ਾਇਦ ਇਨਕਾਰ ਕਰ ਦਿੱਤਾ ਔਰ ਉਹੀ ਉਸਦੇ ਕਤਲ ਦਾ ਕਾਰਨ ਬਣਿਆ ਪਰਿਵਾਰ ਦੇ ਵੱਲੋਂ FIR ਕਰਵਾ ਦਿੱਤੀ ਗਈ ਔਰ FIR ਦੇ ਵਿੱਚ ਜਿਹਨਾਂ ਲੋਕਾਂ ਨੇ ਗੋਲੀ ਮਾਰੀ ਅਣਪਛਾਤੇ ਵਿਅਕਤੀ ਜਿਹੜੇ ਸੀ ਉਹਨਾਂ ਦੇ ਉੱਪਰ ਕੇਸ ਦਰਜ਼ ਹੋ ਗਿਆ ਔਰ ਉਸ ਪਹਿਲੀ FIR ਦੇ ਵਿੱਚ ਇਸ ਕਤਲ ਦੇ ਨਾਲ ਡੇਰੇ ਜਾਂ ਉਸਦੇ ਕਿਸੇ ਹਿਮੈਤੀ ਦਾ ਕੋਈ ਸੰਬੰਧ ਹੈ, ਉਸਦਾ ਕੋਈ

ਪਰੰਤੂੂ ਜਦੋਂ ਬਾਅਦ ਦੇ ਵਿੱਚ ਡੇਰਾ ਨਾਲ ਸੰਬੰਧਿਤ ਕਤਲਾਂ ਤੇ ਬਲਾਤਕਾਰਾਂ ਦੇ ਔਰ ਅਨੈਤਿਕ ਕਰਮਾਂ ਦੇ ਕਈ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਤੇ CBI ਨੇ ਜਾਂਚ ਸ਼ੁਰੂ ਕਰ ਦਿੱਤੀ। ਤਾਂ ਉਹਨਾਂ ਨੇ ਇਸ ਕਤਲ ਨੂੰ ਵੀ CBI ਨੇ ਆਪਣੇ ਜਾਂਚ ਦੇ ਦਾਇਰੇ ਦੇ ਵਿੱਚ ਡੇਰੇ ਦੇ ਉੱਪਰ ਸ਼ੱਕ ਜ਼ਾਹਿਰ ਕਰਦਿਆਂ ਲੈ ਲਿਆ, ਸੋ ਰਣਜੀਤ ਸਿੰਘ ਦੇ ਕਤਲ ਨੂੰ ਲੈ ਕੇ ਮੁੱਖ ਚਰਚਾ ਦੇ ਵਿੱਚ ਫਿਰ ਆ ਗਿਆ,

ਔਰ ਉਸ ਸਾਧਵੀ ਦੀ ਗੁੰਮਨਾਮ ਚਿੱਠੀ ਤੋਂ ਬਾਅਦ ਫਿਰ ਰਣਜੀਤ ਸਿੰਘ ਦੇ ਕਤਲ ਤੋਂ ਬਾਅਦ ਜਿੰਨੀਆਂ ਵੀ ਡੇਰੇ ਨਾਲ ਜੁੜੀਆਂ ਹੋਈਆਂ ਪੁਰਾਣੀਆਂ ਘਟਨਾਵਾਂ ਸੀ, ਉਹ ਲਗਾਤਾਰ ਅਖ਼ਬਾਰ ਦੀਆਂ ਸੁਰਖੀਆਂ ਬਣਨੀਆਂ ਸ਼ੁਰੂ ਹੋ ਗਈਆਂ। ਔਰ ਇੱਥੋਂ ਤੱਕ ਕਿ ਹੌਲੀ ਹੌਲੀ ਜਿਹੜੇ ਪੁਰਾਣੇ ਦੱਬੇ ਹੋਏ ਕੇਸ ਸੀ ਉਹ ਵੀ ਨਿਕਲਣੇ ਸ਼ੁਰੂ ਹੋ ਗਏ ਜਿਹਨਾਂ ਵਿੱਚ ਡੇਰੇ ਦੇ ਸਭ ਤੋਂ ਪੁਰਾਣੇ ਵਫ਼ਾਦਾਰ ਸਾਧੂ ਫ਼ਕੀਰ ਚੰਦ ਦੀ ਗੁੰਮਸ਼ੂਦਗੀ ਲਾਸ਼ ਵੀ ਬਰਾਮਦ ਨਾ ਹੋਈ। ਉਸ ਤੋਂ ਬਾਅਦ ਇੱਕ ਚੌਂਕੀਦਾਰ ਹੁੰਦਾ ਸੀ ਯੂਪੀ ਦਾ ਕਾਲੂਰਾਮ, ਜਿਸਨੇ ਸ਼ਾਇਦ ਡੇਰੇ ਦੇ ਅੰਦਰ ਹੁੰਦਾ ਕੋਈ ਪਵਿੱਤਰ ਕਰਮ ਵੇਖ ਲਿਆ ਹੋਵੇਗਾ ਉਹਦੇ ਕਤਲ ਦੇ ਸ਼ੱਕ ਦੀ ਜਿਹੜੀ ਉਂਗਲੀ ਸੀ, ਉਹ ਵੀ ਡੇਰੇ ਦੇ ਅਧਿਕਾਰੀਆਂ ਵੱਲ ਭਾਵ ਕਿ ਡੇਰੇ ਦੇ ਨਾਲ ਸੰਬੰਧਤ ਜਿਹੜੇ ਵਿਅਕਤੀ ਸੀ ਉਹਨਾਂ ਵੱਲ ਚਲੀ ਗਈ ਰਾਮ ਚੰਦਰ ਛਤਰਪਤੀ ਦੇ ਉੱਪਰ ਅਖ਼ਬਾਰ ਦੇ ਵਿੱਚ ਲਗਾਤਾਰ ਇਸ ਚਰਚਾ ਨੂੰ ਛੇੜਨ ਦੇ ਵਾਸਤੇ ਡੇਰੇ ਦੇ ਵੱਲੋਂ ਤੇ ਡੇਰੇ ਦੇ ਨੁਮਾਇੰਦਿਆਂ ਦੇ ਵੱਲੋਂ ਬਹੁਤ ਜ਼ਿਆਦਾ ਦਬਾਅ ਪਾਇਆ ਜਾ ਰਿਹਾ ਸੀ ਰਾਮ ਚੰਦਰ ਛਤਰਪਤੀ ਦੇ ਪਰਿਵਾਰ ਦੀਆਂ ਬਹੁਤ ਸਾਰੀਆਂ statement ਉਹਨਾਂ ਦੇ ਬੇਟੇ ਦੀਆਂ ਵੀ ਆਈਆਂ ਕਿ ਜਿਹੜਾ ਡੇਰਾ ਮੁੱਖੀ ਹੈ ਲਗਾਤਾਰ ਉਸ ਅਖ਼ਬਾਰ ਦੇ ਵਿੱਚ ਚੱਲ ਰਹੀ ਚਰਚਾ ਨੂੰ ਬੰਦ ਕਰਵਾਉਣ ਦੇ ਵਾਸਤੇ ਦਬਾਅ ਪਾ ਰਿਹਾ ਸੀ, ਪਰ ਰਾਮਚੰਦਰ ਨੇ ਉਸਦੀ ਇਸ ਗੱਲ ਨੂੰ ਮੁੱਢ ਤੋਂ ਹੀ ਖਾਰਿਜ਼ ਕਰ ਦਿੱਤਾ, ਜਾਂ ਕਹਿ ਸਕਦੇ ਹਾਂ ਕਿ ਉਸ ਨੇ ਆਪਣੀ ਕਲਮ ਨੂੰ ਉਸ ਡੇਰੇ ਦਾਰ ਬੇਸਵਾ ਨਾ ਬਣਨ ਦਿੱਤਾ, ਜਿਸ ਤਰ੍ਹਾਂ ਕਿ ਅੱਜ ਸਾਡਾ ਸਾਰਾ ਮੀਡੀਆ ਗੋਦੀ ਮੀਡੀਆ ਬਣਕੇ ਇੱਕ ਤਰ੍ਹਾਂ ਦੇ ਨਾਲ ਨਾਜੀਵਾਦੀ ਹਕੂਮਤੀ ਬੇਸਵਾ ਬਣ ਚੁੱਕਾ ਹੈ, ਚੌਵੀ ਅਕਤੂਬਰ ਦੋ ਹਜ਼ਾਰ ਦੋ ਨੂੰ ਅਣਪਛਾਤੇ ਵਿਅਕਤੀਆਂ ਨੇ ਰਾਮਚੰਦਰ ਛਤਰਪਤੀ ਦੇ ਉੱਪਰ ਹਮਲਾ ਕਰ ਦਿੱਤਾ ਪਹਿਲਾਂ ਉਹਨਾਂ ਨੂੰ ਜ਼ਖਮੀ ਹੋਣ ਤੋਂ ਬਾਅਦ ਸਿਰਸਾ ਦੇ ਵਿੱਚ ਰੋਹਤਕ PGI ਤੇ ਬਾਅਦ ਦੇ ਵਿੱਚ ਉਹਨਾਂ ਨੂੰ ਅਪੋਲੋ hospital ਭੇਜ ਦਿੱਤਾ ਗਿਆ। ਜਿੱਥੇ ਇੱਕੀ ਨਵੰਬਰ ਦੋ ਹਜ਼ਾਰ ਦੋ ਨੂੰ ਉਹਨਾਂ ਦੀ ਮੌਤ ਹੋ ਗਈ, ਪਰਿਵਾਰ ਵੱਲੋਂ ਉਹਨਾਂ ਦੇ ਕਤਲ ਲਈ ਕੀਤੇ ਗਏ ਜਾਨਲੇਵੇ ਹਮਲੇ ਦਾ ਸ਼ੱਕ ਜਿਹੜਾ ਸੀ ਉਹ ਡੇਰਾ ਮੁੱਖੀ ਦੇ ਹਿਮੈਤੀਆਂ ਦੇ ਉੱਪਰ ਜ਼ਾਹਿਰ ਕੀਤਾ ਗਿਆ।

ਕੁੜਮ ਸੀ ਪਰ ਇਹਦੇ ਨਾਲ ਇਹ ਹੋ ਗਿਆ ਕਿ ਜਦੋਂ ਇੱਕ ਚੰਗੇ ਇਮਾਨਦਾਰ ਸੱਚ ਲਿਖਣ ਵਾਲੇ ਦ੍ਰਿੜਤਾ ਦੇ ਨਾਲ ਸੱਚ ਬੋਲਣ ਵਾਲੇ ਪੱਤਰਕਾਰ ਦੀ ਇਸ ਤਰ੍ਹਾਂ ਦੇ ਨਾਲ ਹਤ ਹੱਤਿਆ ਹੋ ਗਈ, ਤਾਂ ਪੂਰੇ ਦੇਸ ਦੀਆਂ ਅਖ਼ਬਾਰਾਂ ਨੇ ਇਸਦੀ ਨਿੰਦਿਆ ਕੀਤੀ ਤੇ ਸੁਗਿਰਦ ਪੱਤਰਕਾਰ ਭਾਈਚਾਰਾ ਇੱਥੇ ਫਿਰ ਦੱਸਣ ਦੀ ਲੋੜ ਹੈ ਸੁਗਿਰਦ ਪੱਤਰਕਾਰ ਭਾਈਚਾਰਾ ਪੱਤਰਕਾਰੀ ਕਰਨ ਵਾਲਾ ਭਾਈਚਾਰਾ ਨਹੀਂ ਜਿਹੜੇ ਪੈਸੇ ਲੈ ਕੇ ਖ਼ਬਰਾਂ ਲਾਉਂਦੇ ਨੇ ਜਿਹੜੇ ਇੱਕ ਖ਼ਾਸ ਕਹਿ ਸਕਦੇ ਹੋ ਕਿ ਧਿਰ ਦੀ ਧਿਰ ਬਣਕੇ ਖੜੇ ਹੋਏ ਨੇ ਇਹ ਉਹਨਾਂ ਪੱਤਰਕਾਰਾਂ ਦੀ ਗੱਲ ਨੀ,

ਤੇ ਰਾਮ ਚੰਦਰ ਛਤਰਪਤੀ ਦੀ ਹੱਤਿਆ ਦੇ ਪਿੱਛੇ ਵੀ ਕਾਰਨਾਂ ਦੀ ਜਾਂਚ ਵਾਸਤੇ ਚੌਵੀ ਅਕਤੂਬਰ ਦੋ ਹਜ਼ਾਰ ਦੋ ਨੂੰ ਪੰਜਾਬ ਹਰਿਆਣਾ ਹਾਈਕੋਰਟ ਦੇ ਜੱਜ mister ਸੁਲਰ ਨੇ CBI ਨੂੰ ਇਸਦੀ ਜਾਂਚ ਵੀ ਸੋਂਪ ਦਿੱਤੀ ਸੋ ਡੇਰਾ ਮੁੱਖੀ ਬੇਸ਼ਕ ਆਪਣੇ ਆਪ ਨੂੰ ਇੱਕ ਧਾਰਮਕ ਸੰਸਥਾ ਦਾ ਮੁੱਖੀ ਕਹਿੰਦਾ ਸੀ, ਪਰ ਉਸ ਅਖ਼ਬਾਰ ਦੇ ਵਿੱਚ ਜਾਂ ਉਸ ਤੋਂ ਬਾਅਦ ਜਾਂ ਫਿਰ ਜਾਂਚ ਦੇ ਦੌਰਾਨ ਜੋ ਕੁੱਝ ਸਾਹਮਣੇ ਆਇਆ, ਜੋ ਕੁਛ ਡੇਰੇ ਚ ਹੁੰਦੇ ਅਨੈਤਿਕ ਕਰਮ ਜਾਂ ਕਹਿ ਸਕਦੇ ਹੋ ਕਿ ਇਹਨਾਂ ਪਾਖੰਡੀ ਡੇਰੇਦਾਰਾਂ ਦੀਆਂ ਕਰਤੂਤਾਂ ਜਿਸ ਰੂਪ ਦੇ ਵਿੱਚ ਸਾਹਮਣੇ ਆਈਆਂ, ਉਸ ਤੋਂ ਇਹ ਸਪਸ਼ਟ ਹੋ ਗਿਆ, ਕਿ ਇਹਨਾਂ ਡੇਰਿਆਂ ਦੇ ਵਿੱਚ ਹੋ ਕੀ ਰਿਹਾ ਹੁਣ ਬੇਸ਼ਕ ਅਸੀਂ ਉਸ ਗੱਲ ਤੇ ਆਉਂਦੇ ਹਾਂ ਚਾਹੇ ਡੇਰਾ ਮੁੱਖੀ ਅੱਜ ਜ਼ੇਲ੍ਹ ਦੇ ਵਿੱਚ ਬੈਠਾ ਹੈ ਚਾਹੇ ਰਣਜੀਤ ਸਿੰਘ ਦੇ ਕਤਲ ਦੇ ਵਿੱਚ ਉਸਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਜਾਂ